ਤੇ ਏਵੇ ਆ ਹੈਨਾ

ਕਦੇ ਉਹ ਨਹੀਂ ਹੁੰਦਾ ਹੈਗਾ ਕਦੇ ਵੀ ਕੋਈ ਗੱਲ ਨਾ clear ਨਹੀਂ ਬੋਲਦਾ ਹਮ ਕਈ ਵਾਰੀ ਯਾਰ ਆਪਾ ਨੂੰ ਓ ਹੀ ਉਹ ਕਰੀ ਜਾਣ ਹੈਨਾ ਦਿਲਦਾਰੀਆਂ ਦੀਆਂ ਗੱਲਾਂ ਕਰੀਏ ਨਾ ਆਪਣੇ ਵਰਗੇ ਨੂੰ ਗੁੱਸਾ ਵੀ ਆ ਜਾਂਦਾ ਆਪਾ ਓਹਨੂੰ ਚੜਕ ਵੀ ਦੀਨੇ ਗਾਲ ਵੀ ਦੇ ਦਿਨੇ ਨੇ ਪਰ ਉਹ ਗੁੱਸਾ ਨੀ ਕਰਦੀਆਂ ਜਿਹੜੇ ਸੱਚਾ ਪਿਆਰ ਕਰਨ ਇਹ ਗੱਲ ਪੱਕੀ ਏ।

but ਯਾਰ ਫਿਰ ਵੀ ਉਹ ਛੱਡ ਵੀ ਜਾਂਦੇ ਜਿਹੜੇ ਹੈਨਾ ਗਾਲ੍ਹਾਂ ਗੁਲਾ ਕਢੇ ਤਾ ਹੈਨਾ ਮੈਂ ਚਾਰ ਸਾਲ ਵੀ ਮੈ ਪਹਿਲਾ ਉਹਨੂੰ ਕੋਈ ਗਾਲ ਨਹੀਂ ਕੱਢਦਾ ਸੀ ਹਾਂ ਹੁਣ ਸਾਲ ਡੇਢ ਕ ਸਾਲ ਹੋਗਿਆ ਮੈਂ ਕੱਢਣ ਲੱਗ ਪਿਆ ਫਿਰ ਹੁਣ ਛੱਡਗੀ

ਯਾਰ ਐ ਤਾਂ ਮੇਰੀ ਵੀ ਹੇਗੀ ਆ ਕੁੜੀ ਨਾਲ ਤੇ ਮੈਨੂੰ ਕਹਿੰਦੀ ਮੈਨੂੰ ਗਾਲਾਂ ਕੱਢਨੀਆ ਤੇ ਗਾਲ੍ਹਾਂ ਕੱਢ ਲਿਆ ਕਰ ਤੇ ਕਹਿੰਦੀ ਜੋ ਵੀ ਕਰਨਾ ਕਰ ਲੈ ਹੈ ਕਹਿੰਦੀ ਪਰ ਮੈਨੂੰ ਛੱਡੀ ਨਾ ਹਾਂ।

ਪਰ ਯਾਰ ਮੈਨੂੰ ਯਕੀਨ ਈ ਨਹੀਂ ਹੁੰਦਾ। ਵੈਸੇ ਯਾਰ ਇਹ ਨਹੀਂ ਪਤਾ ਹੁੰਦਾ ਕੇ ਕਦੋ ਬਦਲ ਜਾਣ ਯਾਰ।

ਸਹੀ ਗੱਲ ਆ ਬਾਈ ਹੋਰ ਮੈਨੂੰ ਤਾ ਮੈਨੂੰ ਨਹੀ ਯਕੀਨ ਹੁੰਦਾ। ਹੂ ਹੂ ਜਦੋ ਇਕ ਵਾਰੀ ਬੰਦਾ ਟੁਟਿਆ ਹੋਵੇ ਨਾ ਦੂਜੀ ਵਾਰੀ ਟੁੱਟਣ ਨੂੰ ਦਿਲ ਨਹੀਂ ਕਰਦਾ। ਮੈ ਇਹਨਾਂ ਇਹਨਾਂ ਇਹਨਾਂ ਯਕੀਨ ਕੀਤਾ ਸੀ ਨਾ ਮੈ ਆਪਦੇ ਘਰਦਿਆਂ ਨਾਲ ਵੀ ਲੜ ਪੈਣਾ ਅੱਛਾ। ਹੈਂ ਘਰੇ ਮੇਰੇ ਪਤਾ ਲੱਗ ਗਿਆ ਸੀ ਗਾ ਵੀ ਇਹਦੀ ਗੱਲ ਦਾ

ਤੇ ਮੈ ਓਹਨੂੰ ਕਹਿਆ ਮੈ ਕੁੜੀ ਨੂੰ ਪਸੰਦ ਕਰਦਾ ਹੇਨਾ ਪੀ ਮੈ ਤਾ ਇਹਦੇ ਨਾਲ ਹੀ ਗੱਲ ਕਰੂਗਾ ਹੈਨਾ ਤੁਸੀ ਜੋ ਮਰਜੀ ਕਾਹਦੇ ਵਾਸਤੇ ਮਨਗੇ ਕਰਨੀ ਤਾ ਮੈ ਇਹਦੇ ਨਾਲ ਏ ਕਰਨੀ ਆ ਯਾਰ ਫਿਰ ਜਦੋ ਓਹੀ ਗੱਲ ਆ ਹੈਨਾ ਆਪਣੇ ਵਰਗੇ ਸੱਚਾ ਕਰ ਲੈਂਦੇ ਤਾ ਫਿਰ ਇਹਨਾਂ ਨੂੰ ਏਵੇ ਈ ਹੁੰਦਾ ਹੈਗਾ ਬੀ ਇਹ ਤਾ ਮੈਨੂੰ ਉਹ ਕਰਦਾ ਨਹੀਂ ਹੈਗਾ ਵਰਤਦਾ ਤਾ ਹੈਨੀ ਗਾ ਮੇਰੇ ਨਾਲ ਕੁਝ ਕਰਦਾ ਨੀ ਹੈਗਾ ਹੈਨਾ ਤੇ ਯਾਰ

ਆਪਾ ਇਕੱਲਾ ਨਾ ਮੁੰਡੇ ਆਪਾ ਇੱਕਲਾ ਓਹਦੇ ਜਿਸਮ ਦੇ ਭੁੱਖੇ ਨਹੀਂ ਹੁੰਦੇ। ਸਹੀ ਗੱਲ ਆ ਬਾਈ ਪਿਆਰ ਚਾਹੀਦਾ ਇਕੱਲਾ ਹੋਰ ਨਹੀਂ ਕੁਝ ਚਾਹੀਦਾ। ਮੁੰਡਾ ਸੱਚਾ ਪਿਆਰ ਕਰ ਲੈਂਦਾ ਨਾ ਉਹ ਕਦੇ ਵੀ ਜਿਸਮ ਤਕ ਜਿਹੜੀ ਕੁੜੀ ਨੇ ਜਿਹੜੀ ਕੁੜੀ ਸੱਚਾ ਪਿਆਰ ਕਰਦੀ ਆ ਓਵੀ ਨਹੀਂ ਜਿਸਮ ਨਾ ਮਤਲਬ ਰੱਖਦੀ ਹੈਨਾ ਈ ਯਾਰ ਏ ਪੀ ਏ ਸੱਚੇ ਪਿਆਰ ਦੀ ਕਦੇ ਨਾ ਕਦੇ physical ਹੁੰਦੇ ਹੋਣਾ ਈ ਪੈਂਦਾ ਬੰਦੇ ਨੂੰ। ਹਾਂ ਬਸ ਕਈ ਕਈਆਂ ਦੇ ਅੱਗ ਵੀ ਹੁੰਦੀ ਆ। ਹਾਂ ਵੀ ਜਿਨ੍ਹਾਂ ਨੇ ਬਾਹਲੀ ਅੱਗ ਹੁੰਦੀ ਹੇਗੀ ਹੇਨਾ ਹਵਸ ਤੇ ਉਹ ਫਿਰ ਤੈਨੂੰ ਪਤਾ ਕੀ ਹੇਗਾ ਪੀ ਕਿਵੇਂ ਕਰਦੇ time pass ਈ ਕਰਦੇ ਨੇ ਉਹ ਹੈਂ ਜਿਹਦੇ ਨਾਲ ਮੇਰੀ ਪਹਿਲਾ ਸੀ ਜਿਨੂੰ ਮੈ ਸੱਚਾ ਕੀਤਾ ਸੀ। ਉਹ ਮੈਨੂੰ ਅੱਜ ਉਹ ਮੈਨੂੰ ਹੁਣ ਕਦੇ ਪਹਿਲਾ message ਕੀਤਾ ਮੈਨੂੰ ਕਹਿੰਦੀ ਮੈਨੂੰ ਤੇਰੇ ਵਰਗਾ ਮੁੰਡਾ ਨਹੀਂ ਮਿਲਿਆ ਕਦੇ ਵੀ ਕਿਸੇ ਹੈਨਾ ਤੇ ਕਹਿੰਦੀ, ਮੈ ਕਹਿਆ ਬਦੀਆ ਨਹੀਂ ਮਿਲਿਆ ਤਾ ਹੈਨਾ

ਜਦੋ ਦਾ ਕਹਿੰਦੀ ਤੂੰ ਮੈਨੂੰ ਛੱਡਿਆ ਓਦੋ ਦੀ ਮੇਰੀ ਕਿਸੇ ਨਾਲ ਗੱਲ ਨਹੀ ਹੋਈ ਮੈ ਕਹਿਆ ਕਿਸੇ ਦੀ life ਖ਼ਰਾਬ ਆ ਮੈ ਕਹਿਆ ਤੈਨੂੰ ਤੇ ਗਲਾ ਚ ਗੱਲਾਂ ਚ ਸਵਾਦ ਲੈ ਕੇ ਤਾ

ਮੈ ਕਹਿਆ ਫਿਰ ਕਿ ਹੋਇਆ ਜੇ ਤੂੰ ਮੈਨੂੰ ਉਹ ਕੀਤਾ ਧੋਖਾ ਦਿੱਤਾ ਹਰ ਕੁੜੀ ਨਾ ਤੇਰੇ ਵਰਗੀ ਨਹੀਂ ਹੁੰਦੀ ਹੇਨਾ ਹੋਰ ਦਿੰਦੀ ਹੇਗੀ ਮੈਨੂੰ ਆਪਦੇ ਵਲੋਂ ਤਾ ਵੀ ਮੇਰੇ ਨਾਲ ਗੱਲ ਕਰੇ ਦੁਬਾਰਾ ਹੈ ਕਹਿੰਦੀ ਮੈਂ ਦੂਰੀ ਵਾਰ ਉਹ ਦੇਦੇ ਮੇਰੇ ਕਨੀ ਚਾਕੇ ਹੈਂ ਮੇਰੇ ਕਿ ਵੱਸ ਆ ਹੁਣ ਮੇਰੇ ਕਨੀ ਚਾਕੇ ਜਾਵੇ ਹੇਨਾ ਯਾਰ ਨਹੀਂ ਹੁੰਦੀ ਹਾਂ ਹੁਣ ਉਹ ਟਾਇਮ ਹੋਰ ਸੀ ਇਹ ਟਾਇਮ ਹੋਰ ਆ।

ਜਿਹੜੀ ਯਾਰ ਕੁੜੀ ਯਾਰ ਇੱਕ ਵਾਰੀ ਧੋਖਾ ਦੇਗੀ ਵਾਰ ਵਾਰ ਦੇਓਗੀ ਯਾਰ ਉਹ ਉਹਨੂੰ ਕੋਈ ਚੱਕਰ ਨੀ

ਹੇਰ ਚਾਚੀ ਰਾਣੀ ਕੀ ਕਰਨ ਦਈ? ਹਮ ਕੁੱਝ ਨਹੀਂ ਪੁੱਤ ਨੂੰ ਬਾਹਰ ਖਿਡਾਉਣ ਦੀ ਹੈ।

ਹਾਂ ਵਧੀਆ ਚਾਚੀ। ਹਮ ਹੋਰ ਰਵੀ ਦਾ ਸੁਣਾ ਨਿਆਣਿਆਂ ਦਾ ਮਾਇਕਲ ਹੁਣਾਂ ਦਾ ਸੁਣਾ। ਹਾਂ ਠੀਕ ਮਾਇਕਲ ਦਾ ਤੈਨੂੰ ਪਤਾ ਉੱਤੇ ਟੰਗਿਆ ਰਹਿੰਦਾ ਕੋਠੇ ਤੇ। ਪਾਣੀ ਦੀ ਨਾ ਨਹਾਉਂਦਾ ਨਾ ਧੋਂਦਾ।

ਖਿਜ ਹੀ ਪਿਆ ਗੁੱਸੇ ਹੋਣਾ ਆਂਦਾ ਮੈਂ ਆਇਆ ਨਾ ਸਕੂਲੋਂ ਤੇ ਮੈਂ ਆਂਦਾ ਡਾਹ ਦੇਣਾ ਆਲਾ ਇਹਨੇ ਸੱਚੀ ਚਾਚੀ ਸਾਡੇ ਘਰ ਫਿਰ ਬੜਾ ਤਮਾਸਾ ਲੱਗਣਾ ਇਹਨੇ ਡਾਹ ਦੇਣਾ ਆਲਾ।

ਨਹੀਂ ਮੰਗਦੇ ਵੀ ਨਹੀਂ ਪਹਿਲੇ ਵੀ ਅਸੀਂ ਕੰਮ ਵੀ ਸਿੱਖਾਂਗੇ ਸਾਨੂੰ ਰੱਖ ਲੈ ਪੀ ਤੇ ਹੁਣ ਉਹ ਕਹਿੰਦਾ ਪੀ ਚਾਚੀ ਇਹਦੀ admission ਨਹੀਂ ਤਾਰਦਾ। ਮੰਡੀ ਹੀ ਕਿਤੇ ਤੇ ਤਰਲੇ ਲੈ ਲੈ ਕੇ ਬਉ ਦੇ ਮੈਂ ਕਿਹਾ ਹਾਏ ਚੱਲ ਇੱਕ ਵਾਰ ਅਸੀਂ ਤਾਰ ਦਿੰਦੇ ਇੱਕ ਵਾਰੀ ਆਹ ਵਾਰੀ ਤਾਰ ਦਿੰਦੇ ਜਦੋਂ ਆਪਣੀ admission ਤਾਰੀ ਤੇ ਫਿਰ ਚਾਚੀ ਪਤਾ ਕੀ ਕੀਤਾ? ਫਿਰ ਮੇਰੇ account ਚ ਛੇ ਹਜਾਰ ਰੁਪਇਆ ਹੈ ਗਾ ਹੀ ਹਜਾਰ ਰੁਪਇਆ ਕੱਢਾ ਕੇ ਤੇ ਇਹਨੂੰ ਮੈਂ ਦਿੱਤਾ ਅੱਠ ਸੋ ਰੁਪਇਆ ਪੀ ਜਾ ਤੂੰ ਕਰਾ ਆ ਵਾ admission ਫਿਰ ਚਾਚੀ ਮੈਂ ਇਹਨੂੰ ਸੋ ਰੁਪਇਆ ਕਾਪੀਆਂ ਲਈ ਦਿੱਤਾ ਹੈ ਨਾ। ਇਹਨੇ ਫਿਰ ਇਹ ਭੈਣਾਂ ਇਹਨੇ ਦੋ ਕ ਦਿਨ ਅੱਧੀ ਛੁੱਟੀ ਆ ਜਾਂਦਾ ਰਿਹਾ।

ਇਦਾਂ ਕਰਦਾ ਰਿਹਾ ਅੜੀਏ ਉਹ ਵੀ ਆਪਣੀ ਜਗ੍ਹਾ ਤੇ ਸਹੀ ਹੈ ਕ।

ਹਨਾਂ। ਨਿੱਤੂ ਕਿੱਥੋ ਚੱਲ ਗਈ ਤੁਹਾਡੀ? ਨਿੱਤੂ ਨਾਲ ਚਾਚੀ ਘੁੰਮਦੀ ਫਿਰਦੀ ਉਹਨਾ ਨੂੰ ਪਤਾ ਹੈੈ ਕ ਇਹ ਉਹਨੇ ਹੈਰੀ ਨੇ ਮੈਨੂੰ ਦੱਸਿਆ ਹੈ ਕਿ ਮੰਮਾ। ਉਦੋਂ ਸਾਡਾ ਹੀ ਮੰਮਾ ਕੋਠਾ ਪੈਣ ਦਿਆ ਵਾ ਤੇ ਆਪਾਂ ਉੱਥੇ ਚੱਲ ਜਾਣਾ ਵਾ ਇਹ ਮੈਂ ਜਾਨ ਕੇ ਕਿਹਾ ਕਹਿੰਦਾ ਮਾਮੀ ਸਾਡੀ ਤੇ ਇੱਟਾਂ ਦਿੱਤੀਆਂਂ ਵਾ ਤੇ ਮਾਸੀ ਮੇਰੀ ਨੇ ਰੇਤ ਦਿੱਤੀ ਆ। ਲੈਣਾ ਅਸੀਂ ਤੇ ਮੈਂ ਕਿਹਾ ਪੀ ਜਿਦਨ ਜਾਨ ਕੇ ਉਹਨੂੰ ਕਿਹਾ ਮਜਾਕ ਨਾਲ ਮੈਂ ਕਿਹਾ ਜਿਦਨ ਲੈਂਟਰ ਪਊਗਾ ਤੇ ਸਾਨੂੰ ਸੱਦਣ ਗਏ ਜਾ ਆਪਣੀ ਮੰਮਾ ਨੂੰ ਕਹਿ ਤੇ ਉਹ ਜਾ ਕੇ ਕਹਿੰਦਾ ਮੰਮਾ ਆਂਦੀ ਜਿਦਨ ਸਾਡੇ ਲੈਟਰ ਪਊਗਾ ਤੁਹਾਨੂੰ ਸਦਾਂਗੇ ਕਹਿੰਦੀ ਆਹੋ ਸਦਾਂਗੇ।

ਆਹੋ ਜਾਨ ਕੇ ਚੱਲ ਗਈ ਹੀ ਤੂੰ ਘਰੋਂ। ਜਾਨ ਕੇ ਭੈਣਾਂ ਇਹਨੇ ਉੱਥੇ ਪਰੇ ਪੰਜ ਮਰਲੇੇ ਥਾਂ ਲਿਆ ਕ ਉੱਥੇ ਲਾਗੇ ਇਹਦੇ ਸੋਹਰੇ ਭੈਣ ਦੇ ਨਾਲ ਹੀ ਹੈ।

ਸਹੀ ਹੈ ਪਿੰਡ ਪਿੰਡ ਹੀ ਹੁੰਦਾ ਹੈ ਤੈਨੂੰ ਪਤਾ ਹੀ ਹੈ। ਆਹੋ ਤੇ ਨਾਲੇ ਚਾਚੀ ਅੱਗੇ ਵੀ ਰਹਿੰਦੇ ਰਹੇ ਹੈ।

ਆਹੋ ਚੱਲੋ ਕੋਈ ਗੱਲ ਨਹੀਂ ਮਰਜੀ ਹੈ ਉਹਨਾਂ ਦੀ। loan ਲੂਨ ਚੁੱਕ ਕੇ ਨਾ ਸੱਤੇ ਨੇ ਜਦੋਂ loan ਲੂਨ ਚੁੱਕ ਕੇ ਤੇ ਇਹਨੇ ਕਰ ਹੀ ਲਿਆ ਕਮੇਟੀ ਕਮੁਟੀਆਂ ਵੀ ਇਹਨੇ ਬੜੀਆਂ ਪਾਇਆਂ ਹੀ।

ਨਾਲੇ ਕਮਰਾ ਪਾ ਲਿਆ ਇੱਕ ਰਸੋਈ ਪਾ ਲਈ ਹੈ।

ਸੁਣਾ ਜਾਂਦਾ ਬਉ ਕੰਮ ਤੇ। ਹਾਂ ਤੈਨੂੰ ਪਤਾ ਕੰਮ ਤੇ ਗਏ ਨਹੀਂ ਅੱਗੇ ਕਹਿਣ ਦਿਆ ਪੀ ਆਹ ਹਫਤੇ ਵਿੱਚ ਇੱਕੋ ਦਿਹਾੜੀ ਮਿਲੇ ਕਰਦੀ ਹੈ। ਰਾਮ ਦੀ ਵੀ ਇਹੋ ਲੱਗੀ ਹੈ ਅੱਜ ਪੈਸੇ ਦਿੱਤੇ ਕ ਨਹੀਂ ਦਿੱਤੇ ਤੂੰ।

ਕੰਮ ਤੇ ਦਿਹਾੜੀ ਤੇ ਲੱਗੀਆਂ ਸਾਰੀਆਂ ਇੱਕ ਅੱਜ ਦੀ ਲੱਗੀ ਤੇ ਇੱਕ ਦਿਨ ਅੱਧੀ ਲੱਗੀ।

ਤਿੰਨ ਚਾਰ ਛੁੱਟੀਆਂ ਇਹਨਾਂ ਦੀਆਂ ਹੇ ਗਈਆਂ ਫਿਰ ਕੱਲ੍ਹ ਵੀ ਕਹੇ ਕਰਦਾ ਛੁੱਟੀ ਹੋ ਗਈ। ਆਹੋ ਕੱਲ੍ਹ ਵੀ ਛੁੱਟੀ ਸਾਰਿਆਂ ਨੂੰ ਕੱਲ੍ਹ ਛੁੱਟੀ ਹੈ ਕ। ਆਹੋ ਚੰਗੇ ਨਹੀਂ ਲੱਗੀ . ਉਹਨਾਂ ਦੀ ਜੇਠਾਣੀ ਠੀਕ ਹੈ .

ਨਹੀਂ ਮੈਂ ਕਿਹਾ ਉਂਦੀ ਕੋਲਾ ਕਮਰੇ ਤੋਂ ਆਉਂਦੀ ਹੈ। ਪਤਾ ਨਹੀਂ ਮੈਂ ਸੁਣਿਆ ਨਹੀਂ ਮੈਂ। ਵੱਡੇ ਬੰਦੇ ਹੈ ਕਹਿੰਦੇ ਉਹਨੂੰ ਪੈਣ ਦੇ ਕਮਰੇ ਬੜੇ ਸੋਹਣੇ bathroom ਦੋ ਕਮਰੇ ਤੇ altering ਬਨਾਉਣ ਦੀ। ਨਹੀਂ ਮੈਂ ਘੱਟ ਹੀ ਜਾਣੀ ਹੈ ਦੂਜੀ ਗੱਲ ਗੁੱਲ ਨਹੀਂ ਕਦੀ ਉਹਨਾਂ ਬਾਰੇ ਕੀਤੀ ਕੁਤੀ ਗੋਲਾਂ ਤੇ ਰੋਮਾਂ ਦੀ। ਐਂਵੇ ਆਖਣ ਗੀਆਂ ਭੇਤ ਲੈਂਦੀਆਂ ਸਾਡੇ ਤੋਂ। ਹਨਾਂ ਆਪਾਂ।

ਹਾਂ ਚਾਹ ਪਾਣੀ ਪੀ ਕੇ ਤੇ ਮੈਂ ਜੋਤ ਨੂੰ ਲੈ ਕੇ ਬਾਹਰ ਗਈ ਹੀ ਮੈਂ ਕਿਹਾ ਬਾਹਰ ਖਿਡਾ ਲਿਆਂਵਾ ਘੜੀ ਕ। ਆਹੋ ਚੱਲ ਹੋਰ .

ਚੱਲ ਧਰ ਲੈ ਧਰ ਲੈ ਸਿਟੀ ਮਰਵਾ ਲੈ ਦਾਲ ਨੂੰ। ਹੋਰ ਬਣਾ ਲਈ ਹੈ।

ਆਹੋ ਆਹੋ ਤੇ ਮੈਂ ਸਵੇਰੇ ਸਵੇਰੇ ਮੱਲ ਲ਼ਈ ਲੀੜੇ। ਆਹੋ church ਜਾਣ ਤੇ ਇਹ ਵੀ ਧੋ ਦਾਂਗੀ ਨਾ। ਆਹੋ church ਵੀ ਜਾਣਾ ਹੁੰਦਾ ਹੈ ਦਸ ਗਿਆਰਾਂ ਵਜੇ ਜਾਂਦੀਆਂ ਹੀ। ਦੀਦੀ ਕਹਿਣ ਦੀ ਪੀ ਮੈਂ ਲਾਈ machine ਮੈਂ ਨਹੀਂ ਹੀ ਠੀਕ ਤੇ ਲਿਆ ਮੈਂ ਕਿਹਾ ਨਹੀਂ ਅੜੀਏ ਮੱਲ ਤੈਨੂੰ ਪਤਾ .

ਜਦ ਤੈਨੂੰ ਪਤਾ ਮੈਂ ਗਈ ਹੀ church ਮੈਂ ਤਾਂ ਕਰਕੇ ਨਹੀਂ ਹੀ ਧੋਤੇ।

ਇਹ ਸੋਨੂੰ ਦੀ ਨਹੀਂ ਇਹਦੀ ਲਾੜੀ ਸੋਨੂੰ ਠੀਕ ਹੈ ।

ਇਹ ਠੀਕ ਹੈ ਸੋਨੂੰ ਠੀਕ ਹੈ।

ਸੋਨੂੰ ਪਾ ਵੀ ਠੀਕ ਹੈ ਤੇ ਮੈਂ ਕਿਹਾ ਚੱਲ ਜਿਆਦਾ ਨਹੀਂ ਕਹਿਣਾ ਚਾਹੀਦਾ ਤੇ ਉਹੀ ਹੈ ਇੱਕ ਬਸ ਮਾਈ ਦਾ ਸੁਭਾਅ ਕਿਦਾਂ ਦਾ ਹੈ। ਮਾਈ ਦਾ ਸੁਭਾਅ ਬੜਾ ਹੋਰ ਸਾਬ ਦਾ ਹੈ।

ਮਾਈ ਵੇਖ ਮੈਂ ਇੰਨਾ ਕਰਨੀ ਤੇ ਮੇਰੀ ਨਹੀਂ ਬਣਦੀ।

ਪਹਿਲੇ ਦਿਨ ਅਸੀਂ ਉਹਨਾਂ ਘਰ ਆਏ ਹੀ ਨਾ ਚਾਚੀ ਘਰ ਕਹਿੰਦੀ ਖਾ ਲਿਆ ਰੁਪਇਆ ਮੈਂ ਕਿਹਾ ਆਹੋ।

ਹਮ ਹੋਰ ਫਿਰ।

ਚੱਲ ਹੋਰ।

ਹਾਂ ਠੀਕ ਹੈ ਸਾਡੇ ਵੀ ਨਿਆਣੇ ਲਾਗੇ .

TV ਨਾ ਲਾਈ ਬਾਹਰ ਜਰਾ ਫਿਰਨ ਤੁਰਨ ਦੇ ਹੈ ਤੁਸੀ ਵੀ ਕੀ ਗਰਮੀ ਦੇ ਵਿੱਚ ਅੰਦਰ ਬੈਠੇ ਹੈ। ਵੇਖਦਾ ਰਹਿੰਦਾ ਚਾਚੀ . ਵੇਖਦਾ ਰਹਿੰਦਾ ਚਾਚੀ ਹੋਰ ਕੋਈ ਕੰਮ ਹੀ ਨਹੀਂ ਗੀਤ ਗੂਤ . ਚੱਲ ਕੋਈ ਨਹੀਂ ਕਹਿੰਦੇ ਇਹਨੇ ਦੋ ਕਬੂਤਰ ਫੜੇ ਅੱਜ।

ਕਹਿਣ ਦੇ ਹੀ ਅਸੀਂ ਅੱਜ ਦੋ ਕਬੂਤਰ ਫੜੇ ਮੈਂ ਕਿਹਾ ਵਧਾਈ ਹੋਵੇ ਫਿਰ ਤੈਨੂੰ। ਕੱਲ੍ਹ ਫੜੇੇ ਹੀ।

ਚੀਰਾਂ ਦੇ ਮੁੰਡੇ ਨੂੰ ਲੈ ਕੇ ਚੜ੍ਹਿਆ ਹੀ ਗਾ ਤੇ ਮੈਂ ਕਿਹਾ ਬਿਲਕੁਲ ਨਾ ਚੜ੍ਹਿਆ ਕਰ ਕੋਠੇ ਤੇ ਮੈਂ ਕਿਹਾ ਤੈਨੂੰ ਕਿੰਨੇ। Hello ਮੈਂ ਕਿਹਾ ਹੋਰ ਸੁਣਾਉ ਸਿੰਦਰ ਕੀ ਹਾਲ ਹੈ? ਹਾਂ ਠੀਕ ਹੈ ਸਪਨਾ ਇਹ ਮਾਇਕਲ ਪੀ ਕੱਲ੍ਹ ਦੋ ਨਹੀਂ ਇਹਨੇ ਵੱਧ ਹੀ ਕਬੂਤਰ ਫੜੇ ਮਾਇਕਲ ਨੇ।

ਤੇ ਭੈਣਾਂ ਕੱਲ੍ਹ ਮੀਂਹ ਇਹਨੇ ਸਾਰਾ। ਮੈਨੂੰ ਦਸਨ ਗਿਆ ਪੀ ਆਈ ਮੈਂ ਕਬੂਤਰ ਲਿਆਂਦਾ ਤੇ ਕਿਤੇ ਭਿੱਜਿਆ ਤੇ ਕਿਤੇ ਬੁਰਾ ਹਾਲ ਕਿਤੇ। ਹਮ ਤੇ ਮੈਂ ਸਗੋਂ ਕਹਿ ਦਿੰਦੀ ਹਾ ਮੈਂ ਕਿਹਾ ਵੇ ਜਮੀਨ ਤੂੰ ਉੱਤਰ ਜਾਏ ਕਰ ਥੱਲੇ। ਤੇ ਆਂਦਾ ਨਹੀਂ ਚਾਚੀ ਕਬੂਤਰ ਆਇਆ ਹੀ ਮੈਂ ਫੜਨ ਦਿਆ ਹਾਂ। ਤਾਂਹੀ ਖਿਜਦਾ ਹੀ ਤੈਨੂੰ ਪਰਸੋਂ ਚਾਚੀ ਉਹਨੇ ਦੋ ਫੜੇ ਹੀ।

ਹਾਂ ਠੀਕ ਹੈ ਪੁੱਤ ਠੀਕ ਹੈ ਤੂੰ ਸੁਣਾਂ? ਹਮ ਤੇਰਾ ਦਿਉਰ ਵੀ ਫੜਦਾ ਕਬੂਤਰ? ਆਹੋ ਉਹ ਵੀ ਫੜਦਾ ਹੈ ਕ ਨਿਆਣਿਆਂ ਨੂੰ ਕਹਿੰਦਾ ਮੈਨੂੰ ਕੋਠੇ ਤੇ ਚੜ੍ਹੋ। ਹਮ ਆਹੋ ਜਦੋਂ ਤੁਰਿਆ ਕਰੇਗਾ ਫਿਰ ਵੇਖੀ ਇਹਨੇ ਵੀ ਦੋੜ ਦੋੜ ਕੇ ਉੱਤੇ ਚੜ੍ਹਿਆ ਕਰਨਾ ਹੈ। ਚੜ੍ਹਿਆ ਕਰਨਾ ਇਹਨੇ ਵੀ ਪਿਉ ਵਾਂਗੂ ਦੋੜ ਦੋੜ ਕੇ ਕੋਠੇ ਤੇ

ਕੰਮ ਕਾਰ ਵਧੀਆ ਜਾਈਦਾ ਹੈ ਕੰਮ ਕਾਰ।

ਆਹੋ ਜਾਣੀ ਹੈ ਇੱਥੇ ਉੱਪਲੀ ਜਾਣੀ ਹੈ ਮੈਂ ਰੋਟੀ ਬਨਾਉਣ। ਅੱਛਾ ਅੱਛਾ ਚੱਲ ਵਧੀਆ ਵਧੀਆ ਵਧੀਆ ਹੈ।

ਆਹੋ ਫਿਰ ਤੈਨੂੰ ਪਤਾ ਹੀ ਹੈ ਫਿਰ ਘਰ ਦਾ ਕਤਨਾ ਕੀ ਕਰਨਾ ਫਿਰ ਚੱਲਾਉਣਾ ਕਿਦਾਂ ਹੈ।

ਮਹਿੰਗਾਈ ਬੜੀ ਹੈ ਰੋਟੀ ਤੇ ਖਾਣੀ ਹੈ। ਹਮ ਹੋਰ ਇਦਾਂ ਕੰਮ ਕੀਤੇ ਬਿਨਾਂ ਗੁਜਾਰਾ ਵੀ ਨਹੀਂ।

ਹੋਰ ਚੱਲ ਠੀਕ ਹੈ ਫਿਰ ਸਿੰਦਰ ਦੀਦੀ ਰਾਣੀ ਫਰ ਮੈਂ ਬਾਅਦ ਚ ਕਰਦੀ ਆਂ।